ਮਹਾਰਾਜਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਵਿੱਚ ਇੱਕ ਹਾਈਕੋਰਟ ਸਥਾਪਿਤ ਕੀਤੀ ਸੀ ਉਸ ਅਦਾਲਤ ਦਾ ਨਾਮ ਕੀ ਰੱਖਿਆ ਸੀ ਸੁਪਰੀਮ ਕੋਰਟ, ਸੁਬਾਈ ਅਦਾਲਤ, ਅਦਾਲਾਤ ਆਲਾ, ਜਾਂ ਫਿਰ ਅਪੀਲ ਕੋਰਟ। Very good, very good, very good, very good, very good, very good ਬਹੁਤ ਵਧੀਆ very good, very good, very good ਬਹੁਤ ਵਧੀਆ ਬਹੁਤ ਵਧੀਆ ਰਾਜੇ ਦੇਖੋ ਅੱਜ ਤਾਂ ਮਜ਼ੇ ਵਾਲੀ ਗੱਲ ਹੈ ਚਾਰ ਸੌ ਇਕਹੱਤਰ ਜਾਣੇ ਤੁਸੀਂ ਬੈਠੇ ਹੋ ਸਿਰਫ਼ ਉਣੱਤੀ ਚਾਹੀਦੇ ਹੈ ਇੱਕ ਵਾਰੀ ਪੰਜ ਸੌ ਤੱਕ ਇਸਨੂੰ ਲੈ ਜਾਓ ਦਿਲ ਬਾਗੋ ਬਾਗ ਹੋ ਜਾਏਗਾ ਚਲੋ very good ਬਹੁਤ ਵਧੀਆ ਮਹਾਰਾਜਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਇੱਕ ਹਾਈਕੋਰਟ ਜੋ ਸਥਾਪਿਤ ਕੀਤੀ ਸੀ, ਉਸਦਾ ਨਾਮ ਕੀ ਰੱਖਿਆ ਸੀ ਉਸਦਾ ਨਾਮ ਰੱਖਿਆ ਸੀ ਅਦਾਲਤ ਆਲਾ ਠੀਕ ਹੈ clear ਹੈ ਅਦਾਲਤ ਆਲਾ very good ਰਾਜੇ very good ਬਹੁਤ ਵਧੀਆ ਸਭ ਦਾ ਹੀ ਉੱਤਰ ਬਿਲਕੁਲ ਸਹੀ ਸੀ ਕਿਆ ਬਾਤ ਹੈ। ਜਦੋਂ ਰਣਜੀਤ ਸਿੰਘ ਨੇ ਕਾਂਗੜਾ ਤੇ ਹਮਲਾ ਕੀਤਾ ਸੀ ਤਾਂ ਨੇਪਾਲ ਦੇ ਗੋਰਖਿਆਂ ਦਾ ਨੇਤਾ ਕੌਣ ਸੀ? ਕਾਂਗੜਾ, ਕਾਂਗੜਾ ਤੁਹਾਨੂੰ ਪਤਾ ਹੈ, ਤੁਹਾਨੂ ਪਤਾ ਹੈ ਕਾਂਗੜਾ ਵਾਲੀ ਜਿਹੜੀ ਹੈ ਜਿਹੜੀ ਅਹ ਜਿਹੜਾ ਹਿਮਾਚਲ ਬਹੁਤ ਸਾਰਾ ਠੀਕ ਹੈ ਹਿੱਸਾ ਜਿਹੜਾ ਹੈਗਾ ਹੈ ਇਹ ਪਹਿਲਾਂ ਨੇਪਾਲ 'ਚ ਹੁੰਦਾ ਸੀ ਇਹ ਨੇਪਾਲ ਦੇ ਵਿੱਚ ਹੁੰਦਾ ਸੀ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ ਗਏ ਸੀ ਨੇਪਾਲ ਦੇ ਵਿੱਚ ਗੋਰਖਿਆਂ ਨੇ ਅੰਗਰੇਜ਼ ਢਾਹ ਲਏ। ਨੇਪਾਲੀਆਂ ਨੇ ਅੰਗਰੇਜ਼ ਢਾਹ ਲਏ ਉਹਨਾਂ ਨੂੰ ਆਇਆ ਗੁੱਸਾ ਵਾਪਿਸ ਆਏ ਜਦੋਂ, ਵਾਪਿਸ ਤਾਂ ਨੀ ਆਏ ਖੈਰ, ਇਹਨਾਂ ਨੇ ਜਦੋਂ ਸੈਨਾ ਭੇਜੀ ਨਾਲੇ ਤਾਂ ਉਹ ਅੰਗਰੇਜ਼ ਵੀ ਛਡਾਏ ਨਾਲੇ ਸੰਧੀ ਕਰਨੀ ਪੈ ਗਈ ਗੋਰਖਿਆਂ ਨੂੰ ਔਰ ਸੰਧੀ ਦੇ ਵਿੱਚ ਕੀ ਸੀਗਾ ਆਹ ਜਿਹੜੇ ਹਿਮਾਚਲ ਦੇ ਜਿਹੜੇ ਏਰੀਏ ਨਾ ਬਹੁਤ ਕੁੱਲੂ ਮਨਾਲੀ ਵਾਲੇ ਜਿਹੜੇ ਏਰੀਏ ਹੈ ਠੀਕ ਹੈ ਸ਼ਿਮਲਾ main ਸੀ ਸ਼ਿਮਲਾ ਸੰਧੀ ਦੇ ਵਿੱਚ ਲੈ ਲਏ ਸੀ, ਸੰਧੀ ਦੇ ਵਿੱਚ ਕਹਿੰਦੇ ਆਹ ਹਿੱਸਾ ਦੇ ਦਓ ਔਰ ਦੇ ਦਿੱਤਾ ਔਰ ਉਸ ਤੋਂ ਬਾਅਦ ਇਹ ਨੇਪਾਲ ਦੇ ਹਿੱਸੇ ਨਹੀਂ ਰਹੇ ਉਸ ਤੋਂ ਬਾਅਦ ਭਾਰਤ ਦੇ ਹਿੱਸੇ ਰਹੇ ਆ ਠੀਕ ਹੈ। ਜਦੋਂ ਰਣਜੀਤ ਸਿੰਘ ਨੇ ਕਾਂਗੜਾ ਤੇ ਹਮਲਾ ਕੀਤਾ ਸੀ ਤਾਂ ਨੇਪਾਲ ਦੇ ਗੋਰਖਿਆਂ ਦਾ ਨੇਤਾ ਕੌਣ ਸੀ ਆਸਾ ਸਿੰਘ ਥਾਪਾ, ਭੀਮ ਸੈਨ ਥਾਪਾ, ਅਮਰ ਸਿੰਘ ਥਾਪਾ ਜਾਂ ਕਰਮ ਸੈਨ ਥਾਪਾ, ਲਓ ਜੀ ਜਿਹਨਾਂ ਨੇ ਉੱਤਰ ਦਿੱਤਾ ਹੈ c Very good, very good, very good ਹਾਂ PDF ਮਿਲ ਜਾਏਗੀ ਰਾਜੇ easy trading ਬਿਲਕੁਲ ਮਿਲੇਗੀ ਬਿਲਕੁਲ ਮਿਲੇਗੀ, ਯਾਰ ਮੈਂ ਅਮਰ ਸਿੰਘ ਥਾਪਾ ਪੜ੍ਹਿਆ ਹੈ ਲੇਕਿੰਨ ਫਿਰ ਵੀ ਫਿਰ ਵੀ ਇੱਕ ਵਾਰੀ ਭੀਮ ਸੈਨ ਥਾਪਾ ਥੋੜ੍ਹਾ ਜਿਹਾ ਧਿਆਨ ਰੱਖਿਓ ਰਾਜੇ ਠੀਕ ਹੈ। I think ਅਮਰ ਸ਼ਾਇਦ ਉਦੋਂ ਹੋਏਗਾ ਹਾਂ ਅੰਗਰੇਜ਼ਾਂ ਦੇ time ਸੀ ਅਮਰ ਸਿੰਘ ਥਾਪਾ ਠੀਕ ਹੈ ਰਾਜੇ ਭੀਮ ਆਏਗਾ b ਉੱਤਰ ਬਿਲਕੁਲ ਸਹੀ, ਤਾਂ b ਉੱਤਰ ਬਿਲਕੁਲ ਸਹੀ ਹੈ ਠੀਕ ਹੈ ਅਮਰ ਸਿੰਘ ਥਾਪਾ ਵੀ ਹੈਗਾ ਉੱਤਰ ਪਰ ਉਹ ਅੰਗਰੇਜ਼ਾਂ ਵਾਲੇ ਸਮੇਂ ਦਾ ਹੈ ਠੀਕ ਹੈ clear ਹੈ। ਬਾਕੀ check ਕਰ ਲਇਓ ਰਾਜੇ ਫਿਰ ਵੀ ਇੱਕ ਵਾਰੀ ਹਾਂਂ ਇੰਨਾ ਪਤਾ ਹੈ ਸੀ ਥਾਪਾ ਹੀ, ਰੋਬਿਨ ਨੂੰ ਥੱਪਾ ਤੋਂ ਮੈਂ ਯਾਦ ਕੀਤਾ ਸੀ ਆਪਦੇ time ਜਦੋਂ ਉਦੋਂ ਕੀਤਾ ਸੀ ਚਲੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਫ਼ਗਾਨਿਸਤਾਨ ਦਾ ਸ਼ਾਸ਼ਕ ਕੌਣ ਸੀ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਜਾਮਨ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 ਚਲੋ check ਕਰ ਲਵਾਂਗੇ ਹਰਪ੍ਰੀਤ ਓਜਲਾ। Very good ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ਚਲੋ very good ਬਹਤੁ ਵਧੀਆ ਤਾਂ ਰਾਜੇ c ਉੱਤਰ ਜਾਮਨ ਸ਼ਾਹ ਜੋ ਸੀ ਜਾਮਨ ਸ਼ਾਹ ਜੋ ਸੀ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਦਾ ਅਫ਼ਗਾਨਿਸਤਾਨ ਦਾ ਸ਼ਾਸ਼ਕ ਸੀ ਹਾਲਾਂਕਿ ਇੰਨੇ ਔਖੇ question ਆਉਣੇ ਤਾਂ ਨੀ ਹੈ ਪੰਜਾਬੀ a ਪੇਪਰ 'ਚ ਪਰ ਚਲੋ ਯਾਰ ਦੇਖੋ ਪੰਜਾਬ ਇਤਿਹਾਸ ਚੋਂ ਇੱਕ ਵੀ question ਆ ਗਿਆ ਪੰਜਾਬ ਦੇ b ਪੇਪਰ 'ਚ ਤਾਂ ਕੰਮ ਆਏਗਾ ਹੀ ਕਿਤੇ ਨਾ ਕਿਤੇ ਵਫ਼ਾ ਬੇਗ਼ਮ ਕੌਣ ਸੀ ਜਿਸਨੇ ਵਫ਼ਾ ਕੀਤੀ ਸੀ ਇੱਕ ਤਾਂ ਸੀ ਬੇਵਫ਼ਾ ਇਸਨੇ ਵਫ਼ਾ ਕੀਤੀ ਸੀ, ਕਿਸ ਲਈ ਵਫ਼ਾ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਮੇਰੇ ਪਤੀ ਨੂੰ ਜਿਹੜਾ ਕੀ ਹੈ ਛਡਵਾ ਲਓ ਠੀਕ ਹੈ ਮੈਂ ਬਦਲੇ 'ਚ ਤੁਹਾਨੂੰ ਕੋਹੀਨੂਰ ਦੇਵਾਂਗੀ ਤਾਂ ਹੀਰਾ ਵਫ਼ਾ ਬੇਗ਼ਮ ਤੋਂ ਲਿਆ ਮਿਲਿਆ ਸੀ ਜੋ ਕੀ ਹੈ ਪਹਿਲਾਂ ਭਾਰਤ ਦਾ ਹੀ ਹੁੰਦਾ ਸੀਗਾ ਠੀਕ ਹੈ clear ਹੈ ਤਾਂ ਕੀ ਨਾਮ ਸੀ ਵਫ਼ਾ ਬੇਗ਼ਮ ਕੌਣ ਸੀ ਪੇਸ਼ਾਵਰ ਦੀ ਸ਼ਾਸ਼ਕ, ਸ਼ਾਹ ਮਹਿਮੂਦ ਦੀ ਵਿਧਵਾ, ਮੁਜਫ਼ਰ ਖਾਂ ਦੀ ਲੜਕੀ ਜਾਂ ਸ਼ਾਹ ਸੁਜਾ ਦੀ ਪਤਨੀ ਤਾਂਂ ਸੁਝਾਅ ਬੜਾ ਵਧੀਆ ਸੀ ਇਹਦੇ ਕੋਲੇ। ਇਸਨੇ ਸੁਝਾਅ ਬੜਾ ਵਧੀਆ ਸੀ ਇਹਦੇ ਕੋਲੇ ਕਿ ਕੋਹੀਨੂਰ ਹੀਰਾ ਦੇ ਦਓ ਤੇ ਪਤੀ ਵਾਪਸ ਪਤਾ ਸੀ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਹੀ ਜਿਹੜੇ ਕਿ ਛਡਵਾ ਸਕਦੇ ਹੈ, ਤਾਂ ਸੁਝਾਅ ਬੜਾ ਵਧੀਆ ਦਿੱਤਾ ਸੀ, ਤੇ ਕੋਹੀਨੂਰ ਹੀਰਾ ਮਿਲਿਆ ਸੀ ਵਫ਼ਾ ਬੇਗ਼ਮ ਤੋਂ ਠੀਕ ਹੈ clear ਹੈ। ਤਾਂ ਬਿਲਕੁਲ ਸਹੀ ਹੈ d ਉੱਤਰ ਤੁਹਾਡਾ ਬਿਲਕੁਲ ਸਹੀ ਹੈ ਸ਼ਾਹ ਸੁਜਾ ਦੀ ਪਤਨੀ ਸੀ ਔਰ ਦੇਖ ਲਓ ਪਤੀ ਨੂੰ ਛੁਡਾਉਣ ਲਈ ਹੀਰਾ ਕੋਹੀਨੂਰ। ਠੀਕ ਹੈ ਤਾਂ ਸੀ ਨਾ ਵਫ਼ਾ very good ਬੇਵਫ਼ਾ ਨਹੀਂ ਸੀ ਵਫ਼ਾਦਾਰ ਸੀ ਵਫ਼ਾ ਸੀ ਰਣਜੀਤ ਸਿੰਘ ਦਾ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਕਿਸ ਨਾਲ ਸਾਹਮਣਾ ਹੋਇਆ ਸੀ ਕਿਸ ਨਾਲ ਸਾਹਮਣਾ ਹੋਇਆ ਸੀ? I am from ਹਰਿਆਣਾ GK ਯਾਦ ਕਿਵੇਂ ਕਰਾਂ ਹਰਿਆਣਾ ਵਾਲੇ ਦੱਸਣ ਦੀ GK ਯਾਦ ਕਿਵੇਂ ਕਰਾਂ ਤਾਂ ਚਲੋ ਠੀਕ ਹੈ ਪਰ ਹਰਿਆਣਾ ਦਾ link ਕੀ ਹੋਇਆ ਇਹਦੇ ਨਾਲ ਹਮ ਅਸੀਂ ਤਾਂ ਕਹਿੰਦੇ ਹਾਂ ਸਗੋਂ ਹਰਿਆ~ ਹਰਿਆਣਾ ਵਾਲੇ ਜਿਹੜੇ ਹੈਗੇ ਆ ਹਮ ਉਹੀ ਮੇ~ ਮੇ~ same ਖੂਨ ਪੰਜਾਬ ਦਾ ਠੀਕ ਹੈ ਤਾਂ ਸਾਰੇ ਇਕੋ ਜਿਹੇ ਹੀ ਹਾਂ ਆਪਾਂ। ਰਣਜੀਤ ਸਿੰਘ ਦਾ ਅੰਮ੍ਰਿਤਸਰ ਦੀ ਲੜਾਈ ਵਿੱਚ ਕਿਸ ਨਾਲ ਸਾਹਮਣਾ ਹੋਇਆ ਸੀ ਅੰਮ੍ਰਿਤਸਰ ਦੀ ਲੜਾਈ ਵਿੱਚ ਗੁਲਾਬ ਸਿੰਘ ਭੰਗੀ, ਸਾਹਿਬ ਸਿੰਗ ਭੰਗੀ, ਮਾਈ ਸੁੱਖਾ, ਜਾਂ ਫਿਰ ਮੋਹਰ ਸਿੰਘ ਭੰਗੀ। Very good, very good, very good, very good, very good, very good ਕਿਆ ਬਾਤ ਹੈ ਕਿਆ ਬਾਤ ਹੈ c ਉੱਤਰ ਮਾਈ ਸੁੱਖਾ, ਮਾਈ ਸੁੱਖਾ ਠੀਕ ਹੈ ਸੁੱਖਾ ਆਏਗਾ ਸੁੱਖਾ ਨੀ ਆਏਗਾ ਮਾਈ ਸੁੱਖਾ ਨਾਲ ਹੋਇਆ ਸੀ ਰਣਜੀਤ ਸਿੰਘ ਜੀ ਦਾ ਸਾਹਮਣਾ। ਠੀਕ ਹੈ clear ਹੈ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ very good ਤੁੱਕੇ ਨਾ ਮਾਰੋ ਰਾਜੇ ਅਬਵਾਬ ਕੀ ਸੀ ਰਾਜੇ ਅਬਵਾਬ ਛੋਟਾ ਸੀ ਜਾਂਂ ਫਿਰ ਰਣਜੀਤ ਸਿੰਘ ਦੇ ਦਰਬਾਰ ਦਾ ਪ੍ਰਤੀਨਿਧੀ ਸੀ, ਜਾਂ ਪੈਦਲ army ਸੀ ਜਾਂ ਫਿਰ ਖਜਾਨਾ ਰਾਖੀ ਦੇ ਲਈ ਸੀ ਅਬਵਾਬ ਅਬਵਾਬ ਕੀ ਸੀ? Very good, very good, very good ਕੀ ਪਤਾ ਪੰਜਾਬ ਦਾ ਪੇਪਰ

Paid batch ਦੇ ਵਿੱਚ PPT ਬਣਾਈ ਹੋਈ ਹੈ ਮੇਰੀ ਠੀਕ ਹੈ clear ਉੱਥੇ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਜੋ ਅਹ ਪੂਰਾ ਜਿਹੜਾ ਹੈਗਾ ਹੈ ਸ~ ਸ਼ਾਸ਼ਨ ਪ੍ਰਬੰਧ ਦੇ ਬਾਰੇ ਕਰਵਾਇਆ ਹੋਇਆ, ਠੀਕ ਹੈ ਕੋਈ ਗੱਲ ਨੀ ਕਰਾਵਾਂਗੇ। ਕਿਹੜੇ ਦੂਜੇ ਐਗਲੋ ਸਿੱਖ ਯੁੱਧ ਦੇ ਵਿੱਚ ਸਿੱਖ ਜੇਤੂ ਹੋਏ, ਮੁਲਤਾਨ ਦੀ ਲੜਾਈ ਅੱਛਾ ਦੂਸਰਾ ਐਗਲੋ ਸਿੱਖ ਯੁੱਧ ਹੋਇਆ ਹੈ ਦੂਸਰਾ ਐਗਲੋ ਸਿੱਖ ਯੁੱਧ ਕਦੋਂ ਹੋਇਆ ਰਾਜੇ ਅਠਾਰਾਂ ਸੌ ਅੜਤਾਲੀ ਉਣੰਜਾ ਦੇ ਵਿੱਚ ਅੜਤਾਲੀ ਉਣੰਜਾ ਦੇ ਵਿੱਚ ਹੋਇਆ ਹੈ। ਲੇਕਿੰਨ ਅਲਗ ਅਲਗ ਜਗ੍ਹਾ ਤੇ ਇਹ ਲੜਾਈਆਂ ਹੋਈਆਂ ਇਹ ਗੱਲ clear ਹੈ ਸਭ ਨੂੰ ਠੀਕ ਹੈ, ਲੇਕਿੰਨ ਕਿਹੜੇ ਦੂਜੇ ਐਗਲੋ ਸਿੱਖ ਯੁੱਧ ਵਿੱਚ ਸਿੱਖ ਜੇਤੂ ਹੋਏ ਸੀਗੇ ਮੁਲਤਾਨ ਦੀ ਲੜਾਈ, ਚਿਲਿਆਂਵਾਲਾਂ ਦੀ ਲੜਾਈ, ਗੁਜਰਾਤ ਦੀ ਲੜਾਈ ਜਾਂ ਉਪਰੋਕਤ ਕੋਈ ਨਹੀਂ ਔਰ ਗੁਜਰਾਤ ਦੀ ਲੜਾਈ ਨੂੰ ਕਿਹਾ ਜਾਂਦਾ ਹੈ, ਬੰਦੂਕਾਂ ਦੀ ਲੜਾਈ ਠੀਕ ਹੈ ਇਹ ਗੁਜਰਾਤ ਕਿਹੜਾ ਭਲਾ, ਇਹ ਉਹ ਵਾਲਾ ਗੁਜਰਾਤ ਨਹੀਂ ਹੈ ਗਾਂਧੀ ਵਾਲਾ, ਇਹ ਗੁਜਰਾਤ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਆ ਉਹ ਵਾਲਾ ਗੁਜਰਾਤ ਹੈ ਇਹ, ਠੀਕ ਹੈ clear ਹੈ ਕਈਆਂ ਦੇ ਦਿਮਾਗ ਵਿੱਚ ਚੱਲ ਰਿਹਾ ਹੋਏਗਾ ਸ਼ਾਇਦ ਉਹ ਹੀ ਹੈ। ਚਲੋ very good, very good, very good, very good, very good ਬਹੁਤ ਵਧੀਆ ਕਿਹੜੇ ਦੂਜੇ ਐਗਲੋ ਸਿੱਖ ਯੁੱਧ ਵਿੱਚ ਸਿੱਖ ਜੇਤੂ ਹੋਏ ਤਾਂ b ਉੱਤਰ ਚਿਲਿਆਂ ਵਾਲਾ ਦੀ ਲੜਾਈ, ਚਿਲਿਆਂ ਵਾਲਾ ਦੀ ਲੜਾਈ ਠੀਕ ਹੈ clear ਹੈ।

ਕੋਂਸਟੇਬਲ ਦੇ batch ਦਾ price ਰਾਜੇ ਅੱਜ ਤਾਂ ਘਟਿਆ ਵੀ ਹੋਇਆ ਹੈ ਕੋਈ ਸਤਾਰਾਂ ਸੌ something ਦਾ ਹੀ ਪੈ ਰਿਹਾ ਬਾਕੀ ਹੋ ਸ~ ਇਸ ਤੋਂ ਵੀ ਘੱਟ ਹੋ ਸਕਦਾ ਬਾਕੀ check ਕਰਵਾਊਂਗਾ ਮੈਂ ਠੀਕ ਹੈ ਬਸ ਥੋੜ੍ਹੇ ਜਿਹੇ question ਰਹਿ ਗਏ ਆ ਫਿਰ ਆਪਾਂ ਕਰਦੇ ਹਾਂ ਗੱਲ ਉਹ ਵਾਲੀ। ਠੀਕ ਹੈ clear ਹੈੈ very good ਰਾਜੇ very good ਬਹੁਤ ਵਧੀਆ ਮਹਾਰਾਜਾ ਰਣਜੀਤ ਸਿੰਘ ਦੀ ਆਮਦਨੀ ਦਾ ਜੋ ਮੁੱਖ ਸੀ ਉਹ ਸੀ ਜ਼ਮੀਨ ਦਾ tax ਜ਼ਮੀਨ ਦਾ tax ਠੀਕ ਹੈ clear ਹੈ। Very good, very good, very good, very good, very good ਜ਼ਮੀਨ ਦਾ tax c ਉੱਤਰ ਤੁਹਾਡਾ ਬਿਲਕੁਲ ਸਹੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਪ੍ਰਸ਼ਾਸ਼ਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ, ਹੁਣ ਦੇਖੋ ਆਪਾਂ ਨੂੰ ਪਤਾ ਪਿੰਡ ਹੁੰਦੀ ਹੈ, ਪਰ ਪਿੰਡ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਉਦੋਂ ਉਦੋਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ ਪਰਗਨਾ, ਸੂਬਾ, ਮੋਜਾ, ਜਾਂ ਤਾਲੂਕਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ very good, very good c ਉੱਤਰ ਤੁਹਾਡਾ ਬਿਲਕੁਲ ਸਹੀ ਮੋਜਾ, ਮੋਜਾ ਬਿਲਕੁਲ ਸਹੀ ਰਾਜੇ ਬਿਲਕੁਲ ਸਹੀ c ਉੱਤਰ ਅਗਲਾ ਪ੍ਰਸ਼ਨ ਜਫ਼ਰਨਾਮਾ-ਏ-ਰਣਜੀਤ ਸਿੰਘ ਦੇ ਲੇਖਕ ਕੌਣ ਹਨ, ਤਾਂ ਰਾਜੇ ਕਈ ਜਫ਼ਰਨਾਮਾ ਦੇ ਲੇਖਕ ਹੀ ਪੜ੍ਹ ਲੈਂਦੇ ਹੈ ਇੱਥੇ ਪੂਰਾ ਪੜ੍ਹੋ, ਜਫ਼ਰਨਾਮਾ-ਏ-ਰਣਜੀਤ ਸਿੰਘ ਹੈ ਠੀਕ ਹੈ ਦੇ ਲੇਖਕ ਕੌਣ ਸਨ, ਸੋਹਨ ਲਾਲ ਸੂਰੀ, ਯੂਸਫ਼ ਅਲੀ, ਦੀਵਾਨ ਅਮਰਨਾਥ ਜਾਂ ਅਬਦੁਲ ਕਾਦਰ।

ਹਾਂਜੀ ਵਧੀਆ ਤੁਸੀਂ ਦੱਸੋ?

ਹਾਂਜੀ ਸਭ ਠੀਕ ਠਾਕ। ਤੇ ਮਤਲਬ ਮੈਂ ਨਾ ਤੁਹਾਨੂੰ phone ਕੀਤਾ ਸੀ ਦੇਖੋ ਹੁਣ ਮੈਂ free ਬੈਠੀ ਸੀ ਤੇ ਮੈਂ ਕਿਹਾ ਚਲੋ ਹੁਣ ਦੇਖੋ ਜਿੱਦਾਂ ਹਨਾ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਅੱਜ ਕੱਲ੍ਹ ਦੇਖੋ ਕੀ ਮਤਲਬ ਕੀ ਕੀ ਵਾਪਰਿਆ, ਤੇ ਉਹਦੇ ਬਾਰੇ ਮੈਂ ਕਿਹਾ ਚਲੋ discussion ਕਰਦੇ ਹਾਂ।

ਹਾਂਜੀ ਇਹ ਸਥਿਤੀ ਵਿੱਚ ਤੇ ਮੈਂ ਜ਼ਿਆਦਾ time ਘਰੇ ਹੀ ਰਹੀ ਹਾਂ, ਹਾਂਜੀ ਸਾਰੇ ਬਾਜ਼ਾਰ ਵਗ਼ੈਰਾ ਸਭ ਕੁਛ ਬੰਦ ਸੀ,

ਜ਼ਿਆਦਾਤਰ ਸਾਰੇ ਲੋਕ ਹੀ ਘਰ ਰਹੇ ਨੇ ਤੇ ਉਹ ਬਹੁਤ ਹੀ bore ਹੋਏ ਨੇ, ਹਾਂ ਪਰ ਮਤਲਬ ਮੈਨੂੰ ਦੇਖੋ ਬਾਜ਼ਾਰ ਜਾਣ ਬਾਰੇ ਸੋਚਣਾ ਪੈਂਦਾ ਹੈ ਥੋੜ੍ਹਾ ਜਿਹਾ, ਕਿਉਂਕਿ lockdown ਹੈ ਤੇ lockdown 'ਚ ਤੁਹਾਨੂੰ ਪਤਾ ਬਾਹਰ ਅਸੀਂ ਜਾ ਨੀ ਸਕਦੇ, ਤੇ ਇਸ ਕਰਕੇ ਮੰਗਵਾਉਣਾ ਤੇ ਫਿਰ ਬੰਦਾ online ਵੀ ਮੰਗਵਾ ਹੀ ਸਕਦਾ ਹੈ ਨਾ।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

ਜੀ ਉਹ ਤੇ ਗੱਲ ਸਹੀ ਹੈ ਤੁਹਾਡੀ ਬਿਲਕੁਲ ਕਿ online ਜਿਹੜਾ ਅਸੀਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ, ਜਿਹੜੀ ਚੀਜ਼ ਅਸੀਂ ਖੁੱਦ ਵੇਖ ਕੇ ਲੈ ਲੈਣੀ ਹੈ ਉਹ online ਨਹੀਂ ਮਿਲ ਸਕਦੀ। ਹਾਂਜੀ ਹੋਰ ਦੇਖੋ ਮਤਲਬ ਇਹਦੇ ਵਿੱਚ ਕੀ ਹੈ ਕਿ ਅਹ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਅਹ ਜਿਹੜੇ online ਕੰਪਨੀਆਂ ਵਾ ਉਹਨਾਂ ਨੇ ਬੜਾ ਇਸ ਵਾਰ ਲਾਭ ਕਮਾਇਆ ਸੀ ਪਰ ਜਿਹੜੇ offline ਦੁਕਾਨਦਾਰ, ਉਹਨਾਂ ਨੂੰ ਕਾਫ਼ੀ ਨੁਕਸਾਨ ਵੀ ਹੋਇਆ ਇਸ ਪ੍ਰਤੀ ਹਾਂਜੀ ਹਾਂਜੀ ਇਹ ਤਾਂ ਹੈ।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

ਹਮ ਤੇ ਦੂਸਰਾ ਇਹ ਕਿ ਸਭ ਤੋਂ ਜ਼ਿਆਦਾ ਜੇ ਨੁਕਸਾਨ ਕਹੀਏ ਤੇ ਫਿਰ ਉਹ ਤੇ ਦੁਕਾਨਦਾਰਾਂ ਦਾ ਹੀ ਹੋਇਆ ਨਾ ਜਿਹੜੇ offline ਦੁਕਾਨਦਾਰ ਆ ਹਾਂਜੀ ਉਹਨਾਂ ਦਾ ਤੇ ਬਹੁਤ ਨੁਕਸਾਨ, ਬਿਲਕੁਲ ਬਿਲਕੁਲ ਕਿਉਂਕਿ ਦੇਖੋ ਉਹਨਾਂ ਕੋਲ ਕੀ ਸੀ, ਕੁੱਝ ਖਾਣ ਪੀਣ ਲਈ ਉਹ ਜਿਹੜਾ ਲੋਕ ਸਮਾਨ ਖ਼ਰੀਦਦੇ ਨੀ ਸੀ, ਘਰੋਂ ਕਿਉਂਕਿ ਬਾਹਰ ਜਾਂਦੇ ਤਾਂ ਖ਼ਰੀਦਦੇ ਨਾ ਉਹਨਾਂ ਕੋਲ

ਹਾਂਜੀ ਹਾਂਜੀ ਤੇ ਦੇਖੋ ਕਿ ਹੋਰ ਕੀ ਦੇਖੋ ਮਤਲਬ ਕਹਿ ਸਕਦੇ ਹਾਂ ਕਿ online ਕੰਪਨੀਆਂ ਨੇ ਲਾਭ ਕਮਾਇਆ ਤੇ offline ਜਿਹੜੀਆਂ ਸੀ, ਉਹਨਾਂ ਦਾ ਨੁਕਸਾਨ ਹੋਇਆ ਏਦਾਂ ਕਹਿ ਸਕਦੇ ਹਾਂ ਨਾ ਅਸੀਂਂ।

ਇਹੀ ਆ ਕਿ ਆਪਣਾ mask ਪਾ ਕੇ ਰੱਖਣਾ ਚਾਹੀਦਾ ਆ।

ਆਪਣੀ time to time ਹੱਥ ਜਿਹੜੇ ਆ ਧੋ ਲੈਣੇ ਚਾਹੀਦੇ ਨੇ,

ਹਰ ਮਤਲਬ ਹਰੇਕ ਤੋਂ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

ਤਾਂ ਜੋ ਦੂਜਿਆਂ ਨੂੰ ਮਤਲਬ ਇਹਦੇ ਤੋਂ ਕੋਈ problem ਨਾ ਹੋਵੇ। ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਦੇਖੋ ਹੁਣ ਜੇ ਕੋਰੋਨਾ ਦਾ ਸਮਾਂ ਹੈ ਤੇ ਮਤਲਬ ਇਹ ਬਹੁਤ ਕਹਿ ਸਕਦੇ ਕਿ ਇੱਕ ਨਾਜ਼ੁਕ ਹਾਲਤ ਆ ਤੇ ਜਿਹਦੇ ਵਿੱਚ ਸਾਨੂੰ ਕਿ ਬੜਾ ਹੀ ਸੋਚ ਸਮਝ ਕੇ ਕਦਮ ਚੁੱਕਣੇ ਪੈਣੇ ਨੇ, ਇੱਕ ਤਾਂ ਇਹ ਕਿ ਸਫ਼ਾਈ ਰੱਖਣੀ ਚਾਹੀਦੀ ਆ, ਹਰ time ਸਾਨੂੰ ਹੱਥ ਜਿਹੜੇ ਆ ਉਹ sanitize ਕਰਦੇ ਜਾ~ ਰਹਿਣਾ ਚਾਹੀਦਾ ਆ, ਦੂਸਰਾ ਇਹ ਕਿ ਕਹਿੰਦੇ ਕਿ ਘਰੋਂ ਅਸੀਂ ਬਾਹਰ ਜਾਈਏ ਤੇ mask ਪਾ ਕੇ ਜਾਣਾ ਚਾਹੀਦਾ ਹੈ ਸਾਨੂੰ ਕਿਉਂਕਿ ਦੇਖੋ mask ਦੇ ਦੋ ਫ਼ਾਇਦੇ ਆ, ਇੱਕ ਤਾਂ ਸਾਡੀ ਅਹ ਸਰੱਖਿਆ ਕਰਦਾ ਹੈ, ਦੂਜਾ ਇਹ ਕਿ ਸਾਨੂੰ ਜ਼ੁਰਮਾਨਾ ਦੇਣ ਤੋਂ ਵੀ ਬਚਾਏਗਾ ਫਿਰ ਹਨਾ, ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਸਰਕਾਰ ਨੇ ਜ਼ੁਰਮਾਨਾ ਲਾਇਆ ਹੈ ਕਿ ਜਿਹੜਾ mask ਨਹੀਂ ਪਾਏਗਾ, ਉਹ ਜ਼ੁਰਮਾਨਾ pay ਕਰੇਗਾ,

ਹਾਂਜੀ ਤੇ ਮਤਲਬ ਦੇਖੋ ਹੁਣ ਕੀ ਹੈ ਕਿ ਅਹ ਜਿੱਦਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਬਿਮਾਰੀਆਂ ਦੇ ਵਾਸਤੇ ਮੈਂ ਸੁਣਿਆ ਸੀ ਕਿ ਅਹ ਸਰਕਾਰ ਨੇ ਕੋਈ vaccine ਵਗ਼ੈਰਾ ਵੀ ਤਿਆਰ ਕੀਤੀ ਹੈ, ਤੇ ਕੀ ਇਹ ਸੱਚ ਹੈ ਇਸ ਬਾਰੇ ਮੈਨੂੰ ਦੱਸੋਗੇ ਕੁੱਝ?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 ਹਾਂਜੀ ਉਹਨਾਂ ਨੇ ਹਾਲੇ ਤਾਂ ਬਸ ਦੋ dose ਹੀ ਤਿਆਰ ਕੀਤੀਆਂ ਨੇ।

ਇੱਕ dose ਲਗਵਾਉਣੀ ਪਊਗੀ ਉਸ ਤੋਂ ਬਾਅਦ ਉਹ ਤਿੰਨ ਮਹੀਨੇ ਬਾਅਦ ਹੀ ਉਹ ਦੂਜੇ dose ਵਾਸਤੇ eligible ਰਹੇਗਾ। ਅੱਛਾ ਜੀ ਠੀਕ ਹੈ ਜੀ ਤੇ ਹਾਂ ਮਤਲਬ ਸਹੀ ਹੈ ਦੇਖੋ ਹੁਣ ਕਿਉਂਕਿ ਜੇ ਕਹਿ ਰਹੇ ਕਿ ਹੁਣ ਇਹ ਨਾਜ਼ੁਕ ਸਮਾਂ ਆ ਤੇ ਇਹਦੇ ਚੋਂ ਵਿਚਰਨਾ ਹੈ ਤੇ ਫਿਰ ਇਹ ਤਾਂ ਕਰਨਾ ਹੀ ਪਏਗਾ ਹਨਾ, ਕਿਉਂਕਿ ਹੁਣ ਤੁਹਾਨੂੰ ਪਤਾ ਸਾਰੇ ਘਰੇ ਤਾਂ ਬੰਦ ਰਹਿ ਨੀ ਸਕਦੇ ਲੋਕਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਹੈ, ਕੰਮ ਤੇ ਵੀ ਜਾਣਾ ਹੈ।

ਇਸ ਕਰਕੇ ਕੀ ਹੈ ਕਿ ਫਿਰ ਅਹ ਇਹ ਚੀਜ਼ਾਂ ਜਿਹੜੀਆਂ ਮੈਂ ਤਾਂ ਕਰਨੀਆਂ ਹੀ ਪੈਣੀਆਂ ਹੈ, ਮੈਂ ਤਾਂ ਸੁਣਿਆ ਸੀ ਕਿ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ effect ਆ ਉਹ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਕਰਦੀਆਂ ਪਈਆਂ ਨੇ, ਹਾਂਜੀ ਕਿਉਂਕਿ ਮੈਂ ਇਹ ਵੀ ਸੁਣਿਆ ਹੈਗਾ ਕਿ ਜਿਹੜੇ ਬੰਦੇ ਦਾ immune system ਜਿਹੜਾ ਹੈਗਾ ਹੈ, ਉਹ strong ਹੋਏਗਾ ਇਹ ਬਿਮਾਰੀ ਉਹਨੂੰ ਜ਼ਿਆਦਾ ਜ਼ਲਦੀ ਫੜ ਨਹੀਂ ਸਕੇਗੀ।

ਉਹਨਾਂ ਦਾ immune system ਜਿਹੜਾ ਥੋੜ੍ਹਾ weak ਹੁੰਦਾ ਹੈ, ਇਸ ਲਈ ਇਹ ਬਿਮਾਰੀ

ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਇਹ ਤਾਂ ਮਤਲਬ ਹਾਂ ਇਹ ਤਾਂ ਕਹਿ ਸਕਦੇ ਹੋ ਸੁਭਾਵਿਕ ਹੀ ਗੱਲ ਹੈ ਕਿ ਹੁਣ ਦੇਖੋ ਬਜ਼ੁਰਗ ਜਿਹੜੇ ਆ, ਉਹਨਾਂ ਦੀ ਉਮਰ ਹੀ ਉਸ time ਤੇ ਉਹ ਤਰੀਕੇ ਮਤਲਬ ਕਹਿ ਸਕਦੇ ਉਹ ਪੈਮਾਨੇ ਤੇ ਆ ਚੁੱਕੀ ਹੈ ਕਿ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 ਉਹ ਵੀ soft ਹੁੰਦੇ ਆ, ਤੇ ਉਹਨਾਂ ਨੂੰ ਵੀ care ਦੀ ਲੋੜ ਹੁੰਦੀ ਹੈ, ਇਸ ਕਰਕੇ ਮਤਲਬ ਜ਼ਿਆਦਾ ਕਹਿ ਸਕਦੇ ਕਿ ਉਹਨਾਂ ਤੇ effect ਕਰਦਾ ਪਿਆ ਆ,

ਜਿਹੜੀ young generation ਹੈਗੀ ਆ, ਉਹਨਾਂ ਲਈ ਤਾਂ ਚਲੋ ਕਹਿ ਸਕਦੇ ਕਿ ਉਹ ਖੁੱਦ ਨੂੰ ਆਪਣੇ ਆਪ ਨੂੰ handle ਕਰ ਸਕਦੇ ਨੇ ਹਨਾ,

ਤੇ ਇਹ ਤਾਂ ਸਭ ਤੋਂ ਜ਼ਿਆਦਾ ਮਤਲਬ ਕਹਿ ਸਕਦੇ ਹਾਂ ਕਿ ਅਹ ਜੇ ਜ਼ਿਆਦਾ ਕਹੀਏ ਡਰ ਵਾਲੀ ਗੱਲ ਆ ਤਾਂ ਫਿਰ ਇਹ ਤੇ ਬਜ਼ੁਰਗਾਂ ਲਈ ਤੇ ਬੱਚਿਆਂ ਲਈ ਜ਼ਿਆਦਾ ਡਰ ਵਾਲੀ ਗੱਲ ਆ ਹਨਾ,

ਅਮਰੀਕਾ ਵਿੱਚ ਇਸਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਹੈਗਾ ਹੈ, ਹਾਲਾਂਕਿ ਭਾਰਤ ਵਿੱਚ ਇਸਦਾ ਪ੍ਰਭਾਵ ਥੋੜ੍ਹਾ ਘੱਟ ਹੈ,

ਸਭ ਤੋਂ ਪਹਿਲਾਂ ਇਹ ਚੀਨ ਵਿੱਚ ਚੀਨ ਤੋਂ ਇਹਦੀ starting ਹੋਈ।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 ਕਿਉਂਕਿ ਉਹ ਜ਼ਿਆਦਾਤਰ ਕੀੜੇ ਮਕੌੜੇ ਸਾਰਾ ਕੁਛ ਉਹ ਖਾ ਜਾਂਦੇ ਨੇ, ਜੋ ਬਿਮਾਰੀਆਂ ਜੋ virus

ਉਹ ਇੱਕ ਬੰਦੇ ਵਿੱਚ ਆਏ ਫਿਰ ਬੰਦੇ ਤੋਂ ਬੰਦੇ ਅੱਗੇ ਫੈਲੀ ਗਏ।

ਹਾਂਜੀ ਇਹ ਮੈਂ ਵੀ ਸੁਣਿਆ ਸੀਗਾ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਸਾਰਾ ਕੁਛ ਰੱਬ ਦਾ ਕੀਤਾ ਹੀ ਹੋਵੇ, ਕਿਉਂਕਿ ਦੁਨੀਆਂ ਜਿਹੜੀ ਆ, ਉਹ ਬਹੁਤ ਹੀ ਬੇਇਨਸਾਫ਼ੀ ਕਰ ਰਹੀ ਆ ਰੱਬ ਨਾਲ,

ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਹੁਣ ਇਹ 'ਚ ਨਾ ਆਪਾਂ ਦੋਵੇਂ fact ਲੈ ਕੇ ਚੱਲ ਸਕਦੇ ਹਾਂ, ਕਿ ਅਹ ਜੇ ਤਾਂ ਕਹਿ ਸਕਦੇ ਹੋ ਚਾਈਨਾ ਵਾਲਿਆਂ ਨੇ ਬਣਾਇਆ ਵੀ ਆ ਹਨਾ ਤੇ ਪਰ ਇਹ ਉਲਟਾ ਤੇ ਉਹਨਾਂ ਤੇ ਹੀ ਪੈ ਗਿਆ ਨਾ, ਉਹਨਾਂ ਦੇ ਪਾਪ ਕਿਉਂਕਿ ਜਿਹੜੇ ਉਹਨਾਂ ਨੇ ਕੀਤੇ ਨੇ ਪਾਪ ਹਨਾ, ਜੀਵ ਹੱਤਿਆ ਕੀਤੀ ਆ, ਇੰਨੇ ਕੀੜੇ ਮਕੌੜੇ ਮਾਰ ਕੇ ਖਾਧੇ ਨੇ ਤੇ ਉਹਨਾਂ ਦਾ ਪਾਪ ਤਾਂ ਉਹਨਾਂ ਨੂੰ ਮਤਲਬ ਲੱਗਣਾ ਹੀ ਸੀ ਹਨਾ।

ਤੇ ਕਿਤੇ ਨਾ ਕਿਤੇ ਤੇ ਮਤਲਬ ਕਹਿੰਦੇ ਹੁੰਦੇ ਆ ਬੰਦੇ ਨੂੰ ਆਪਣਾ ਲੇਖਾ ਦੇਣਾ ਹੀ ਪੈਂਦਾ ਆ

ਮਤਲਬ ਮੈਂ ਸੁਣਿਆ ਸੀ ਕਿ ਮਤਲਬ ਏਦਾਂ ਹੋਇਆ ਆ, ਪਰ ਚਲੋ ਤੁਸੀਂ ਕਿਹਾ ਮਤਲਬ ਇੱਕ ਕੀੜੇ ਮਕੌੜੇ ਚਲੋ ਕਹਿ ਸਕਦੇ ਹੋ ਕਿ ਰੱਬ ਦਾ ਭਾਣਾ ਵੀ ਕਹਿ ਸਕਦੇ ਹੋ ਕਿ ਮਤਲਬ ਆਬਾਦੀ, ਪਾਪ ਵੀ ਹੁਣ ਰੱਬ ਨੇ ਕੁੱਝ ਨਾ ਕੁੱਝ ਤੇ ਕਰਨਾ ਹੀ ਆ, ਇਹਨੂੰ ਖ਼ਤਮ ਕਰਨ ਨੂੰ। ਹਾਂਜੀ ਰੱਬ ਦੀ ਸਜਿਸ਼ ਹੀ ਕਹਿ ਸਕਦੇ ਹਾਂ

ਹਾਂਜੀ ਸਾਰੀਆਂ flights ਵਗ਼ੈਰਾ ਬੰਦ ਹੋ ਗਈਆਂ ਸੀ।

ਕਿਉਂਕਿ ਜਿੱਦਾਂ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਜਾਂ ਇੱਧਰ ਵਾਲੇ ਲੋਕ ਬਾਹਰ ਜਾਂਦੇ ਨੇ ਤਰ੍ਹਾਂ ਲੋਕਾਂ ਨੂੰ ਜ਼ਿਆਦਾ ਪ਼੍ਰਭਾਵ ਪੈ ਸਕਦਾ ਸੀ। ਜੀ ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕਿ ਇਹ ਵੀ ਵਧੀਆ ਕੀਤਾ ਸਰਕਾਰ ਨੇ ਚਲੋ ਕਿ ਉਹਨਾਂ ਨੇ ਬੰਦ ਕਰ ਦਿੱਤੀਆਂ ਮੈਂ ਸੁਣਿਆ ਸੀ ਕਹਿੰਦੇ ਕਿ ਇੱਧਰੋਂ ਨੀ ਕੋਈ ਜਾ ਸਕਦਾ ਤੇ ਉੱਧਰੋਂ ਨੀ ਕੋਈ ਆ ਸਕਦਾ। ਇਹ ਕਿ ਚਲੋ ਬਿਮਾਰੀ ਜਿੰਨੀ ਹੱਦ ਤੱਕ ਘਟੇਗੀ ਕਹਿ ਸਕਦੇ ਹਾਂ ਓਨਾ ਹੀ ਵਧੀਆ ਰਹੇਗਾ ਹਨਾ

ਪਰ ਇਹਦੇ ਨਾਲ ਗ਼ਰੀਬ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ। ਜੀ ਹਾਂ ਉਹ ਤਾਂ ਹੈ ਮਤਲਬ ਪਰ ਇਹ ਕਿ ਹੁਣ ਦੇਖੋ ਕੀ ਕਰ ਸਕਦੇ ਆ, ਗ਼ਰੀਬ ਲੋਕ ਜਿਹੜੇ ਆ, ਉਹਨਾਂ ਕੋਲ ਖਾਣ ਨੂੰ ਪੈਸਾ ਨੀ ਰਹਿਣ ਨੂੰ ਜਗ੍ਹਾ ਨੀ, ਜਿਹੜੇ ਖ਼ਾਸ ਕਰਕੇ ਕਹਿ ਸਕਦੇ ਕਿ ਜਿਹੜੇ ਬਾਹਰੋਂ ਆਏ ਆ ਲੋਕ, ਜਿੱਦਾਂ ਯੂਪੀ ਬਿਹਾਰ ਤੋਂ ਆਪਣੇ ਦੂਸਰੇ ਦੇਸਾਂ ਤੋਂ ਇੱਧਰ ਆਏ ਨੇ, ਉਹਨਾਂ ਲਈ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

ਤੇ ਨਾ ਹੀ ਉਹਨਾਂ ਦੀ ਕੋਈ ਦੇਖਭਾਲ ਕਰੇਗਾ, ਘਰ 'ਚ ਘੱਟੋ ਘੱਟ ਰਹਿਣਗੇ, ਆਪਣੇ family ਦੇ ਇੱਕ ਦੂਜੇ ਦਾ ਦੇਖਭਾਲ ਕਰਨਗੇ, ਉਹਨਾਂ ਦੇ ਨਾਲ ਸਮਾਂ ਬਿਤਾਉਣਗੇ ਹਨਾ। ਪਰ ਜਿਵੇਂ ਆਵਾਜਾਈ ਦੇ ਸਾਧਨਾਂ ਦੀ ਵੀ ਬਹੁਤ ਮੁਸ਼ਕਲ ਹੋ ਗਈ ਸੀ ਤੇ ਉਹ ਲੋਕ ਵੀ ਬੇਚਾਰੇ ਬਹੁਤ ਹੀ ਮੁਸ਼ਕਲ ਨਾਲ ਆਪਣੇ ਘਰਾਂ ਵਿੱਚ ਪੁੱਜੇ ਸੀ। ਜੀ ਜੀ ਜੀ ਜੀ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਦੇਖੋ ਹੁਣ ਕਿਉਂਕਿ ਜਿੰਨਾ ਮਤਲਬ ਕਹਿ ਸਕਦੇ ਹਾਂ ਨਾ ਇਹ ਕੋਰੋਨਾ ਨੇ ਕਹਿਰ ਢਾਇਆ, ਓਨਾ ਮੈਂ ਤੇ ਕਿੰਨ~ ਮੈਨੂੰ ਤੇ ਲੱਗਦਾ ਨੀ ਕਿ ਪਹਿਲਾਂ ਕਦੇ ਵੀ ਆਪਣੇ ਦੇਸ 'ਚ ਜਾਂ ਕਿਤੇ ਵੀ ਭਾਰਤ ਦੇ ਵਿੱਚ ਨਾ ਕਿ ਪੂਰੀ ਦੁਨੀਆਂ 'ਚ ਹੀ ਕਹਿ ਸਕਦੇ ਹੋ ਕਿ ਏਦਾਂ ਕਦੇ ਹੋਇਆ ਵੀ ਹੋਏਗਾ।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

ਤਾਂ ਅਸੀਂ ਕੁੱਝ ਕਹਿ ਨੀ ਸਕਦੇ ਵੀ ਹੋਰ ਕੀ ਕਹਿ ਸਕਦੇ ਹਾਂ ਹੁਣ, ਇਹਦੇ 'ਚ ਬਿਮਾਰੀ 'ਚ।

ਹਾਂਜੀ ਚਲੋ ਠੀਕ ਆ ਤੁਹਾਡਾ ਮਤਲਬ ਬਹੁਤ ਬਹੁਤ ਧੰਨਵਾਦ, ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਫਿਰ ਆਪਾਂ ਕੋਈ ਨਾ ਮਿਲਦੇ ਕਿਤੇ।

Okay bye ਕੀ ਮੇਰੀ ਗੱਲ speedpost ਦੇ customercare ਨਾਲ ਹੋ ਰਹੀ ਆ ਮਈ ਮੁੰਬਈ twentykgsmangoes ਭਿਜਵਾਏ ਸੀ ਉਹ ਅੱਜ deliver ਜੋਏ ਨੇ ਮੇਰਾ parceldamagecondition ਵਿਚ ਪਹੁੰਚਿਆ ਆ ਔਰ ਉਸ ਵਿਚ mangoes ਵੀ ਘੱਟ ਆ speedpost ਤੋਂ ਇਹੋ ਜਹੀ ਉਮੀਦ ਨਹੀਂ ਸੀ ਮੈਨੂੰ speedpost ਤੋਂ ਸਰਕਾਰੀ company ਆ ਫੇਰ ਵੀ ਇੱਦਾਂ ਦੀ ਘਟੀਆ ਹਰਕਤ ਕਰ ਰਹੇ ਹੋ

ਮੇਰਾ couriernumber ਆ onetwothreefour fivesixsixnineeight threefourzerozero

hello hello ਕਿ ਮੇਰੀ ਅਵਾਜ ~ਅਵਾਜ ਨਹੀਂ ਆ ਰਹੀ ਏ helloma'am ਅਵਾਜ ਤੁਹਾਡੀ ਅਵਾਜ ਨਹੀਂ ਆ ਰਹੀ ਏ ਜੀ ਹੁਣ ਆ ਰਹੀ ਆ

call ਨੂੰ hold ਵਿਚ ਰੱਖ ਦਿਓ ਪਰ ਕਾਟਿਓ ਨਾ ਜੀ

ਜੀ ਮੈਂ ਹੀ deliver ਕੀਤਾ ਸੀ courier ਨੂੰ ਤੇ ਇਸ ਵਿਚ ਕੋਈ ਵੀ problem ਹੋਈ ਸੀ customer ਕਹਿ ਰਹੇ ਸੀ ਕਿ ਇਹ courieropen ਆ ਪਰ ਜਦੋਂ ਇਹ ਸਾਨੂੰ receive ਹੋਇਆ

ਐਸਾ ਕੁਛ ਨਹੀਂ ਆ ਮੈਂ ਸਹੀ packing ਕੀਤੀ ਸੀ parcel ਨੂੰ ਤੁਹਾਡੇ end ਤੋਂ problem ਹੋਈ ਆ ਤੇ ਮੈਨੂੰ refund ਚਾਹੀਦਾ ਏਦਾਂ ਜੇ ਨਹੀਂ ਦਿੱਤਾ ਤਾ ਮੈਂ case ਤੇ ਕਰ ਦਿਆਂਗਾ speedpost hold ਵਿਚ ਬਹੁਤ ਪਾਂਡੇ ਹੋ ਤੁਸੀਂ call ਕਿਹੜੀ branch ਵਿਚ ਜਮਾ ਕਰਨਾ ਪਾਊਗਾ

ਵਿਰੋਧ ਕਰੋ ਅਤੇ ਉਹਨਾਂ ਦੇ ਧਰਮਾਂ ਉੱਪਰ ਕੁਤਰਕ ਕਰੋ ਅਥਵਾ ਦੇਸ਼ ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ-ਭੂਮੀ ਤੋਂ ਸਰਾਪ ਲਉ। ਸਗੋ ਆਪ ਨੂੰ ਉੱਚਿਤ ਹੈ ਕਿ ਸਤਿਗੁਰਾਂ ਦੇ ਇਹਨਾਂ ਬਚਨਾਂ ਪਰ ਭਰੋਸਾ ਅਤੇ ਅਮਲ ਕਰਦੇ ਹੋਏ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਸੱਚ ਨਾਲ ਪੂਰਨ ਪਿਆਰ ਕਰੋ ਅਤੇ ਹਰ ਵੇਲੇ ਸਭ ਦਾ ਹਿਤ ਚਾਹੋ। ਜਿਸ ਦੇਸ਼ ਦੇ ਆਦਮੀ ਵਿੱਦਿਆ ਦੇ ਤੱਤ ਅਤੇ ਦੀਰਘ ਵਿਚਾਰ ਤੋਂ ਖਾਲੀ ਰਹਿ ਕੇ ਧਰਮ